ਇਸ ਖੇਤਰ ਵਿੱਚ ਕੰਮ ਕੀਤਾ। ਉਨੀ ਸੌ ਨੱਬੇ ਵਿੱਚ ਅਹ ਉਨੀ ਸੌ ਨੱਬੇ ਅਹ ਉਨੀ ਸੌ ਨੱਬੇ ਵਿੱਚ micro computer ਅਤੇ personal computer ਆਮ ਹੋ ਗਏ। computer ਨੂੰ ਹੋਰ ਬੇਹਤਰੀਨ ਬਣਾਉਣ ਲਈ ਅਜੇ ਵੀ ਵਿਗਿਆਨੀ ਜੁੱਟੇ ਹੋਏ ਹਨ। ਮੁੱਖ ਰੂਪ ਵਿੱਚ computer ਦੇ ਤਿੰਨ ਭਾਗ ਹੁੰਦੇ ਹਨ। ਆਮਦ ਭਾਗ, ਕੇਂਦਰੀ ਭਾਗ ਅਤੇ ਪ੍ਰਦਾਨ ਭਾਗ। ਆਮਦ ਭਾਗ input device ਦੀ ਮਦਦ ਨਾਲ ਅਸੀਂ ਕੇਂਦਰੀ ਭਾਗ ਨੂੰ ਨਿਰਦੇਸ਼ ਦਿੰਦੇ ਹਾਂ।

ਹਿੱਸਿਆਂ ਨੂੰ hardware ਕਿਹਾ ਜਾਂਦਾ ਹੈ ਅਤੇ ਇਸ ਨੂੰ ਚਲਾਉਣ ਵਾਲੇ ਸਮੁੱਚੇ program ਨੂੰ software ਕਿਹਾ ਅਹ ਕਿਹਾ ਜਾਂਦਾ ਹੈ। computer ਦਾ ਉਪਯੋਗ ਸ਼ੁਰੂ-ਸ਼ੁਰੂ ਵਿੱਚ computer ਦੀ ਵਰਤੋਂ ਗਣਿਤ ਜਾਂ ਹਿਸਾਬ-ਕਿਤਾਬ ਦੇ ਕੰਮਾਂ ਵਿੱਚ ਹੁੰਦੀ ਸੀ। ਪਰ ਹੁਣ computer ਵਿੱਚ ਹੀ ਹੁੰਦੀ ਹੈ। computer ਜਿੰਦਗੀ ਦੇ ਹਰ ਖੇਤਰ ਵਿੱਚ ਕੰਮ ਆਉਣ ਲੱਗ ਪਿਆ ਹੈ। computer ਦੇ ਪ੍ਰਯੋਗ ਵਿਭਿੰਨ ਉਦਯੋਗਾਂ telephone ਬਿਜਲੀ ਸਿਹਤ ਵਿਭਾਗ, ਸਿਖਿਅਕ ਸੰਸਥਾਵਾਂ ਅਤੇ ਲਗਭਗ ਸਾਰੇ ਸਰਕਾਰੀ ਅਤੇ ਗੈਰ ਅਹ ਗੈਰ-ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਹੁੰਦਾ ਹੈ। ਅੱਜ-ਕੱਲ੍ਹ ਰੇਲਵੇ ਵਿਭਾਗ ਵਿੱਚ ਸੀਟਾਂ ਰਖ ਅਹ ਰਾਖਵੀਆਂ ਕਰਵਾਉਣ, record ਤਿਆਰ ਕਰਨ ਅਤੇ ਵੱਖ-ਵੱਖ ਤਰ੍ਹਾਂ ਦੇ device ਬਣਾਉਣ ਲਈ ਵੀ computer ਦੀ ਵਰਤੋਂ ਕੀਤੀ ਜਾਂਦੀ ਹੈ। computer ਦੀ ਕੰਮ ਕਰਨ ਦੀ ਸਮਰਥਾ ਬਹੁਤ ਜਿਆਦਾ ਹੈ। ਇਹ ਸੈਂਕੜੇ ਮਨੁੱਖਾਂ ਦੁਆਰਾ ਕਈ ਦਿਨ ਵਿੱਚ ਕੀਤਾ ਜਾਣ ਵਾਲਾ ਕੰਮ ਮਿੰਟਾਂ ਵਿੱਚ ਕਰ ਸਕਦਾ ਹੈ। ਇਸ ਨਾਲ ਸ਼ਕਤੀ ਅਤੇ ਹੋਰ ਸਮਾਂ ਦੋਹਾਂ ਦੀ ਬਚਤ ਹੁੰਦੀ ਹੈ। computer ਦੀ ਵਰਤੋਂ ਨੇ ਬਹੁਤ ਸਾਰੀਆਂ ਮਸ਼ੀਨਾਂ ਨੂੰ ਸੰਚਾਲਿਤ ਬਣਾ ਦਿੱਤਾ ਹੈ। ਗੱਲ ਕੀ ਕੰਪ ਊਟਰ ਨੇ ਮਨੁੱਖੀ ਜਿੰਦਗੀ ਨੂੰ ਅੰਤਾਂ ਦੀਆਂ ਸਹੂਲਤਾਂ ਦੇ ਕੇ ਸੁੱਖਾਂ ਨਾਲ ਭਰ ਦਿੱਤਾ ਹੈ। ਹੋਰ ਤਾਂ ਹੋਰ ਹੁਣ robot computer ਮਨੁੱਖ robot ਦੀ ਵੀ ਖੋਜ ਹੋ ਚੁੱਕੀ ਹੈ। ਹਵਾਈ ਜਹਾਜ, ਮਿਸਾਇਲ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ computer ਦੁਆਰਾ ਤੁਰੰਤ ਹੋਣ ਲੱਗਿਆ ਹੈ। ਸਿਪਾਹੀ ਦੇ ਕੰਮ ਨੂੰ ਵੀ computer ਨੇ ਸੌਖਾ ਕਰ ਦਿੱਤਾ ਹੈ। computer ਦੁਆਰਾ e-mail ਵੀ ਇੱਕ ਥਾਂ ਤੋਂ ਦੂਜੀ ਥਾਂ ਭੇਜਿਆ ਜਾ ਸਕਦਾ ਹੈ। computer ਸਾਹਮਣੇ ਬੈਠ ਕੇ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ

ਲੱਗਦੀ ਹੈ ਜਿਵੇਂ ਅਸੀਂ ਇੱਕ ਦੂਜੇ ਸਾਹਮਣੇ ਬੈਠ ਕੇ ਗੱਲਾਂ ਕਰ ਰਹੀਏ ਹੋਏ। ਇਸ ਕੰਮ ਅਹ ਇਸ ਸਾਰੇ ਕੰਮ ਨੂੰ internet ਨੇ ਸੰਭਵ ਕੀਤਾ ਅਹ ਬਣਾਇਆ ਹੈ। internet ਇੱਕ ਅਜਿਹੀ ਪ੍ਰਣਾਲੀ ਹੈ ਜਿਸ ਨਾਲ ਸਾਰੀ ਦੁਨੀਆਂ ਦੇ computer ਇੱਕ ਦੂਜੇ ਨਾਲ ਜੁੜੇ ਹੋਏ ਹਨ। ਕੁਝ ਸਮਾਜ ਵਿਰੋਧੀ ਤੱਤ computer ਦਾ ਦੁਰਉਪਯੋਗ ਵੀ ਕਰ

computer ਦੀ ਮਦਦ ਨਾਲ ਕਦੇ ਵੀ ਕਿਸੇ ਨੂੰ ਵੀ ਅਹ ਕਦੇ ਵੀ ਕਿਸੇ ਨੂੰ ਵੀ ਅਨੈਤਿਕ ਫੋਟੋਆਂ ਦੇ ਸੁਨੇਹੇ ਅਹ ਸੁਨੇਹੇ ਭੇਜਣ ਤੋਂ ਨਹੀਂ ਡਰਦੇ। cyber ਜਾਂਚ ਨਾਲ ਦਾ ਪਤਾ ਲੋਕਾਂ ਦੀ ਨੀਂਦ ਹਰਾਮ ਕਰ ਰਿਹਾ ਹੈ। computer ਦੀ ਮਦਦ ਨਾਲ ਨਕਲੀ curreny ਨਕਲੀ ATM ਜਾਂ credit card ਬਣਾਉਣਾ ਸ਼ਰਾਰਤੀ ਲੋਕਾਂ ਲਈ ਖੱਬੇ ਹੱਥ ਦੀ ਗਲ ਬਣ ਗਿਆ ਹੈ। ਅਜਿਹੇ ਠੱਗਾਂ ਤੋਂ ਬਚਣ ਲਈ computer ਦੀ ਵਰਤੋਂ ਕਰਨ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। computer ਦੀ ਜਿਆਦਾ ਵਰਤੋਂ ਕਰਨ ਨਾਲ ਬੱਚਿਆਂ ਦੀ ਸਿਹਤ ਉੱਤੇ ਮਾੜਾ ਅਸਰ ਪੈ ਰਿਹਾ ਹੈ। ਅੱਜ ਕੱਲ੍ਹ ਬੱਚੇ ਖੇਡ ਦੇ ਮੈਦਾਨ ਵਿੱਚ ਜਾ ਕੇ ਖੇਡਣ ਦੀ ਥਾਂ computer ਦੇ ਖੇਡਾਂ ਖੇਡਣੀਆਂ ਜਿਆਦਾ ਪਸੰਦ ਕਰਦੇ ਹਨ। ਇਸ ਨਾਲ ਬੱਚਿਆਂ ਦਾ ਦਿਮਾਗ ਤਾਂ ਹੁੰਦਾ ਹੈ ਪਰ ਸਰੀਰਕ ਤੌਰ ਤੇ ਉਹ ਤੰਦਰੁਸਤ ਨਹੀਂ ਰਹਿੰਦੇ ਪਰ ਅਹ ਅਤੇ ਅੱਖਾਂ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਨਿਰਸੰਦੇਹ computer ਦੇ ਕੁਝ ਕੁ ਹਾਨੀਕਾਰਕ

ਵਿੱਚ ਲੂਣ ਬਰਾਬਰ ਹਨ। ਜਾਗਰੂਕਤਾ ਨਾਲ computer ਦੀ ਵਰਤੋਂ ਕਰਕੇ ਇਹਨਾਂ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ। computer ਆਧੁਨਿਕ ਯੁੱਗ ਦੀ ਇੱਕ ਅਨੋਖੀ ਅਤੇ ਵਿਲਖਣ ਪ੍ਰਾਪਤੀ ਹੈ। ਇਸ ਦੀ ਸੁਚੱਜੀ ਵਰਤੋਂ ਸੁਚੱਜੀ ਵਰਤੋਂ ਨਾਲ ਮਨੁੱਖ ਲਗਾਤਾਰ ਨਵੇਂ ਰਾਹਾਂ ਵੱਲ ਅੱਗੇ ਵੱਧ ਰਿਹਾ ਹੈ। computer ਵਿਗਿਆਨ computer ਨਾਲ ਮਨੁੱਖੀ ਦਿਮਾਗ ਵੀ ਬਹੁਤ ਤੇਜ ਹੁੰਦਾ ਹੈ ਅਤੇ ਸਾਰੇ ਕੰਮ ਇਹਨਾਂ ਨਾਲ ਹੀ ਹੁੰਦੇ ਹਨ। ਚਾਰਲਸ ਬੈਬਜ ਨੂੰ ਆਧੁਨਿਕ computer ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਕੰਪਿਊਟਰਾਂ ਦੀ ਹਜਾਰਾ ਦੀ ਗਿਣਤੀ- computer ਇੱਕ electronic ਤੇ system ਨਾਲ ਚੱਲਦਾ ਹੈ। ਇਹ hardware ਅਤੇ software ਨਾਲ ਚੱਲਦਾ ਹੈ। ਅੱਜ computer ਸਾਡੀ ਜਿੰਦਗੀ ਦਾ ਅਹਿਮ ਹੈ। ਸਕੂਲ ਤੋਂ ਦਫ਼ਤਰ

ਗੱਡੀ ਗੁੱਡੀਆਂ ਬਾਰੇ ਸੋਚ ਰਿਹਾ ਸੀ

ਹਾਂ okay ਏ ਜੀ ਵਧੀਆ

business ਨੂੰ ਤਾਂ ਥੋੜੀ ਜੀ ਉਹ ਚਾਹੀਦੀ ਆ ਮਤਲਬ ਜਿਹਦੇ ਦੋ ਪੈਸੇ ਬਣਨ

ਵਾਧੂ ਗੱਡੀਆਂ ਦੇਖਲੋ ਜਿਹੜੀ

ਅੱਗੇ sale ਕਰਨ ਲਈ ਜਾਂ ਆਪਣੇ business ਚਲਾਉਣ ਵਾਸਤੇ ਮਤਲਬ ਜਿਵੇਂ ਆਪਾਂ ਢੋਆ ਢੋਆਈ ਦਾ ਸਮਾਨ ਹੋਵੇ

business ਵਾਸਤੇ ਜਿਵੇਂ ਛੋਟਾ ਹਾਥੀ ਹੋਗਿਆ ਛੋਟਾ ਹਾਥੀ ਹਾਂ TATA ਚਾਰ ਸੋ ਸੱਤ ਹੋਗੀ

Tata ਚਾਰ ਸੋ ਸੱਤ best ਹੇ ਵੈਸੇ ਤਾਂ

ਠੀਕ ਆ ਵੈਸੇ ਹਰ ਇੱਕ ਜਗ੍ਹਾ ਬੜ ਜਾਂਦਾ ਜਿੱਥੇ ਗਲੀਆਂ ਗੁਲੀਆਂ ਚ ਹੋਰ ਹਾਂ ਗਲੀਆਂ ਗੁਲੀਆਂ ਚ ਤਾਂ ਬੜ ਜਾਂਦਾ ਉਹ

ਤੇ ਹੁਣ ਮੈਂ ਕੰਮ ਥੋੜਾ ਵਧਾਈਏ

ਇਹੀ ਦੇਖਲੋ ਕਿੱਥੋਂ ਕਿੱਥੋਂ ਚੱਲ ਕੇ ਕਿੱਥੇ ਆਪਾਂ ਪਹੁੰਚ ਗਏ

ਅੱਗੇ ਕਿਆ ਹੁੰਦਾ ਸਮਾਨ ਢੋਣ ਨੂੰ ਕੁੱਛ ਵੀ ਨਾ ਤਾਂ ਹੁੰਦਾ ਹਮ ਦੇਖੋ ਪੈਦਲ ਜਾਂਦੇ ਜਾਂਦੇ ਕਿੱਥੇ ਮੋਟਰ ਕਾਰਾ ਤੇ ਆ ਗਏ

ਹਾਂ ਅੱਗੇ ਤੁਰ ਕੇ ਜਾਂਦੇ ਤੇ ਲੋਕ

ਸਮਾਨ ਵੀ ਐਹੀ ਮੈਂ ਕਹਿਨਾ ਜਾਨਵਰਾਂ ਤੇ ਲੈ ਕੇ ਜਾਂਦੇ ਹੋਣੇ ਆ

ਹੁਣ ਜਾਨਵਰ ਹੋਗੇ ਗੱਧੇ ਹੋਗੇ ਘੋੜੇ ਹੋਗੇ ਹਾਥੀ ਹੁਥੀ ਊਂਠ

ਤੇ ਗਧਿਆਂ ਪਰ ਸਮਾਨ ਢੋਂਦੇ ਸੀ ਦੇਖਲੋ

ਪਹਾੜਾਂ ਚ ਤਾਂ ਹੁਣ ਵੀ ਕਈ ਵਾਰ ਦੇਖਦੇ ਹਾਂ ਉੱਤੇ ਜਿੱਥੇ ਗੱਡੀਆਂ ਨੀ ਜਾਂਦੀਆਂ ਹੈਗੀਆਂ

ਅੱਧਾ ਸਮਾਨ ਉੱਧਰ ਅੱਧਾ ਸਮਾਨ ਉੱਧਰ ਏ ਚੜਾਉਂਦੇ ਨੇ ਸਮਾਨ ਨਹੀਂ ਫ਼ੇਰ ਉੱਥੇ ਚੱਕ ਕੇ ਲਿਆਉਣ ਸੋਖਾ ਨਹੀਂ ਨਾ ਹੈਗਾ

ਹਮ ਹਮ ਗਧਿਆਂ ਪਰ ਲੈ ਜਾਂਦੇ ਆ

ਹੁਣ ਇਹ ਦੇਖ ਲੋ ਰੇੜੇ ਆਏ ਹੋਣੇ ਆ ਰੇੜੇ ਬਣੇ ਗੱਡੇ

ਬਲਦਾਂ ਪਰ

ਨਹੀਂ ਤਾਂ ਜਿਹੜੇ ਆਪਣੇ ਇੱਧਰ ਤਾਂ ਜਿਆਦਾ ਤਰ ਰੇੜੇ ਨੇ ਆਪਣੇ ਰੇੜੇ ਹਾਂਜੀ ਹਾਂ

ਹਾਂਜੀ ਤੇ ਕਈ ਵਾਰ ਮੈਰੀ ਸਲਾਹ ਹੁੰਦੀ ਏ ਜਿਵੇਂ ਆਪਣਾ ਦੂਜੀ ਗੱਡੀ ਲੈਕੇ

Uber ਦੇ ਜਿੱਦਾਂ Uber ਹੋਗਿਆ OLA CAB ਉਸ ਚ ਲਾ ਲਈਏ

ਜਿਵੇਂ Uber ਹੋਗੀ Uber ਆਲੇ ਹੋਗੇ ਚੰਡੀਗੜ੍ਹ

taxi taxi ਗੱਡੀ ਵਾਂਗ ਹਾਂਜੀ ਹਾਂ ਚੱਲਦੀ ਨੀ ਉਹ ਚੱਲਦੀ

ਢੋਆ ਢੋਆਈ ਚ ਹੈਗਾ ਈ ਵੈਸੇ ਕਿਉਂਕਿ ਦੂਸਰੀਆਂ ਤਾਂ ਲੋਕਾਂ ਕੋਲ ਆਮ ਗੱਡੀਆਂ ਹੋ ਹੀ ਗਈਆਂ

ਨੀ ਫ਼ੇਰ ਇਹਦਾ ਫੇਰ permit ਵਗੈਰਾ ਫ਼ੇਰ ਉਹ ਵੀ ਲੈਣਾ ਪੈਂਦਾ

ਵੀ ਆਪਾਂ ਆਮ ਨੀ ਨਾ ਚਲਾ ਸਕਦੇ ਨਾ ਨਾ ਉਹਦਾ permit ਲੈਣਾ ਪੈਂਦਾ ਸਾਰਾ ਜਿਵੇਂ ਲਿੱਖਿਆ ਨੀ ਹੁੰਦਾ all India permit ਜਾਂ ਪੰਜਾਬ ਹਰਿਆਣਾ ਜਾਂ ਜਿਵੇਂ ਵੀ ਜਿੱਥੇ ਵੀ ਤੁਸੀਂ

ਉਹ ਤਾਂ ਫਰਕ ਹੋਊਗਾ ਜੀ

ਫ਼ੇਰ ਇਹ permit ਜਾ DTO office ਮਿਲਦਾ ਇਹ ਹਾਂ ਆਹ transport ਆਲੇ ਜਿਹੜੇ ਹੁੰਦੇ ਨੇ

ਅੱਜਕਲ ਤਾਂ online ਚੱਲ ਪੈਂਦਾ ਸਾਰਾ tax ਭਰਾ ਦਿੰਦੇ ਨੇ

ਨਹੀਂ ਇੱਕ ਤਾਂ ਆਪਣੀ ਦੂਜੀ ਪਲੇਟ ਹੁੰਦੀ ਆ white ਜਿਹੜੀ ਆਮ ਚੱਲਦੀ ਆ white ਹੋਗੀ ਨਾ personal ਹੋਗੀ ਜਿਵੇਂ ਉਹ personal ਹੁੰਦੀ ਆ ਜੀ

ਹਾਂ yellow ਦਾ ਮਤਲਬ ਹੁੰਦਾ ਵੀ ਇਹ taxi ਹੈ

ਜਿਹੜਾ all India ਮਤਲਬ ਪੂਰੇ India ਚ ਘੁੰਮਾ ਸਕਦਾ ਉਹ

ਫ਼ੇਰ ਇਹ ਗੱਡੀ ਦੇ ਹਿਸਾਬ ਨਾਲ ਹੁੰਦਾ ਹੋਣਾ ਹਾਂ ਗੱਡੀ ਦੇ ਹਿਸਾਬ ਨਾਲ ਵੀ ਹੁੰਦਾ ਛੋਟੀ ਹੈ ਜਾਂ ਵੱਡੀ ਹੈ ਜਿਵੇਂ ਹੁਣ ਕਈ ਵਾਰ ਬੜਾ ਟਰਾਲਾ ਕਹਿ ਦਿੰਨੇ ਆ ਘੋੜਾ ਕਹਿ ਦਿਨੇ ਹਾਂ ਉਹਨਾ ਦਾ ਜਿਆਦਾ ਹੁੰਦਾ ਹੋਊਗਾ